ਹੋਰ ਕਿ ਕਹਿੰਦਾ ਸਾਡੇ ਆਂਦੇ ਉਧਰ ਹੁਸ਼ਿਆਰ ਹੁੰਦੇ ਹੁਸ਼ਿਆਰ ਅੰਜਲੀ ਕਵਿਤਾ ਏ ਸਾਰੇ ਆ ਮਾਰਚ ਦੇ

ਹਾ

ਇਕ ਨਵੰਬਰ ਦੀ ਐ ਇਕ ਸਤੰਬਰ ਦੀ ਐ ਅੱਛਾ ਨਵੰਬਰ ਕਿੰਨੇ ਨਵੰਬਰ ਦੀ

ਹਾਂ ਨਵੰਬਰ ਮਹੀਨੇ ਨਿਆਣੇ ਬਥੇਰੇ ਹੁੰਦੇ ਅਸੀਂ ਵੀ ਹੈਗੇ ਆ ਜੁਲਾਈ ਦੇ

ਓਹ ਵੀ ਜੁਲਾਈ ਦੀ ਆ ਉਹਦੀ ਕੁੜੀ ਵੀ ਜੁਲਾਈ ਦੀ ਆ

ਤੁਹੀ ਸਾਰੇ ਜੁਲਾਈ ਦੇ ਆ ਹਮ ਮੰਮੀ ਨੂੰ ਛੱਡ ਕੇ ਬਾਕੀ ਸਾਰੇ ਜੁਲਾਈ ਦੇ ਆ ਮੈਂ ਹੈਗੀ ਆ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਵਿਚ ਮੰਗਾ ਸਹੀ ਐ ਠੀਕ ਐ ਕਿਹੜਾ ਬਾੜਾ ਦਸਦੀ ਆ ਹਮ ਰਾਧਾ ਮਾਸੀ ਤੇ ਅਕਤੂਬਰ ਦੀ ਐ ਮਾਸੀ ਭਾਜਣੀ ਇਕ ਸਤੰਬਰ ਵਿਚ ਉਹ ਹੋ ਗਏ ਗੰਗਾ ਮਾਸੀ ਅੱਛਾ ਹਾਂਜੀ ਹੋਰ

ਹੋਰ ਕੁਛ ਨੀ ਬਸ ਲੋਕਾ ਦੇ ਅੰਬਾਂ ਨੂੰ ਅੰਬੀਆਂ ਲੱਗ ਗਈਆ ਸਾਡੇ ਨੀ ਜਾਣੀਆਂ

ਸਾਡੇ ਨੂੰ ਇਸ ਵਾਰੀ ਘੱਟ ਆ ਲੱਗਿਆ ਹਜੇ ਅੰਬੀਆਂ ਨੀ start ਹੋਈਆ ਮੈਨੂੰ ਲੱਗਦਾ ਹੀ ਲੱਗਿਆ ਹਜੇ ਤਕ ਤਾ ਘੱਟ ਆ ਬਹੁਤ ਘੱਟ ਆ ਅੱਛ ਚੱਲ ਪਿਛਲੀ ਵਾਰ ਤਾਂ ਸਾਡੇ ਤਕ ਆਏ ਸੀ ਅੰਬ

ਚੱਲ ਕੋਈ ਨਾ

ਮਾਝੇ ਤਾਂ ਸੌ ਰੁਪਏ ਕਿਲੋ ਹਣਾ ਉਥੇ ਸੌ ਰੁਪਏ ਡੇਢ ਕਿਲੋ ਮਿਲ ਜਾਣਾ ਬਜਾਰ ਵਿਚ ਡੇਢ ਕਿਲੋ ਉਸ ਦਿਨ ਮੈਂ ਉਸ ਦਿਨ ਲੈ ਗਈ ਸੀ ਸੌ ਰੁਪਏ ਕਿਲੋ ਦੇ

ਹਾਂਜੀ ਤੇ ਜਾ ਕੇਲੇ ਦੀ ਤੇ ਆਹ ਟੈਮਪੁ ਵਾਲਾ

ਮਹਿੰਗਾ ਏ ਆਹ ਸੁਚੇ ਇਹ ਉਚੇ ਦੁਕਾਨ ਤਾ ਕਰਕੇ ਮਹਿੰਗਾ ਦਿੰਦਾ ਉਹ ਨਹੀ ਦੁਕਾਨ ਤਾਂ ਕਾਫੀ ਐ ਵੈਸੇ ਦੁਕਾਨਾਂ ਤੇ ਹੈਗੀਆਂ ਕਾਫੀ ਹਮ ਕੋਈ ਨਾ ਹੋਰ ਵਧੀਆ ਬਸ ਸਕਦੀ

ਸਵਾਹ ਜੋ ਮਿਲ ਜਾਵੇ ਅੱਛਾ ਜੋ ਮਿਲ ਜਾਵੇ ਜੋ ਮਿਲ ਜਾਵੇ ਮੇਨੂ ਭੁੱਖ ਲਗ ਗਈ ਹੁਣ ਤਾ ਖਾਣੇ ਦਾ ਨਾਮ ਸੁਨ ਕੇ ਕਿਆ ਖਾਈਏ ਮੈਨੂੰ ਸਮਜ ਨੀ ਆਂਦਾ ਰੋਟੀ ਖਾ ਲਿਓ

ਫਿਰ ਕਿਆ ਖਾਣਾ ਸ਼ਾਮ ਨੂੰ ਕੁਲਚੇ ਲੈ ਕੇ ਆਵਾ ਆਹੋ ਅੱਠ ਵਜੇ ਤੇ daddy ਨੇ ਤੇ ਰੇਹੜੀ ਲਈ ਹੋਣੀ ਕੁਚਲਿਆ ਦੀ ਨਾ ਲਾਇ ਹੋਣੀ ਹੁਣ ਲਗੀ ਤੇ ਸੀ ਸੱਤ ਵਜੇ ਸਾਰੇ ਖਤਮ ਹੋ ਜਾਂਦੇ ਸੱਤ ਵਜੇ ਸਬ ਕੁਛ ਖਤਮ ਹੋ ਜਾਂਦਾ

ਵੇਹੇ ਫਾਲਤੂ ਖਰਚਾ ਨੀ ਕਰਨਾ ਮੇਰੀ ਇਕ ਗੱਲ ਸੁਨ ਲੈ ਰੋਟੀ ਦਾ ਪੈਸੇ ਕਟਦੇ ਓਹਨੇ ਫਿਰ ਕਹਿਣਾ ਇਥੇ ਕਰਾਇਆ ਲਗ ਪੈਹੇ ਲਗ ਜਾਣੇ ਕਿਆ ਕਹਿੰਦੇ ਮੈਂ ਕਿਹਾ ਫਾਲਤੂ ਖਰਚਾ ਨੀ ਕਰਨਾ ਹੇਗਾ ਆਪਣਾ ਸਿੱਧਾ ਆ ਜਾ ਜਿੰਦਾ ਆਣਾ

ਆਹੋ ਜਿੰਨੇ ਦੇ ਮੇਰੇ ਤੇ ਖਰਚਾ ਕਰਨਾ ਓਨੇ ਦਾ ਆਪਣਾ

ਕਲ ਤਾ ਨੀ ਮਾਸੀ ਦਾਨ ਕੀਤਾ ਕਲ ਮਾਸੀ ਦੇ ਪੈਸੇ ਤਾ ਨੀ ਮੰਮੀ ਤਿਨ ਮੰਮੀ ਮੈਨੂੰ ਸਤ ਸੋ ਦੇ ਮੈਂ ਦੋ ਕੁੜਤੇ ਲਈ ਆਈ ਬਸ ਫਿਰ ਠੀਕ ਆ ਫਿਰ ਤੈਨੂੰ ਲੋੜ ਨੀ ਜਾਏ ਹਮ ਮੈਂ ਕਿਹਾ ਬਾਕੀ ਬਣਾ ਲੋ ਆਹੋ

ਹਾਂ ਸ਼ਗਨ ਤੇ ਮੈਂ ਉਹ ਦੇ ਦੀਆ ਕਰਿ ਤਨਖਾਹ ਖਰਚਾ ਪਾਣੀ ਦੀਆ ਕਰਨਾ ਪਹਿਲਾ ਪਹਿਲਾ

ਆਹ ਖਰਚਾ ਪਾਣੀ ਦੇ ਦੀਆ ਕਰਨਾ ਜਿਆਦਾ ਦੋ ਦੋ ਤਿੰਨ ਹਜ਼ਾਰ ਰੁਪਿਆ ਤਾ ਦੋ ਗੇ

ਉਹ ਇਕ ਤੇ ਬੰਦੇ ਨੂੰ ਹਜ਼ਾਰ ਦੋ ਹਜ਼ਾਰ ਆਉਂਦਾ ਹੋਰ ਕਯਾ

ਹਮ ਹੋਰ

ਉਬਾਸੀਆਂ ਆਈ ਜਾਂਦੀਆਂ ਰਾਤੀ ਬਾਰਾਂ ਵਜੇ ਤਕ ਮੈਂ ਦੇਖਦੀ ਹੋਈ

ਦੇਖਦੀ ਸੀ ਦੇਖ ਦੀ

phone ਉਹ

ਅੱਛਾ ਅੱਛਾ ਮੈਂ ਤਾ ਸੋ ਗਈ ਸੀ ਅੱਛਾ ਤੁਸੀਂ ਤਾ ਕੁੰਬਕਰਨ ਆ ਤੇ

ਕੀ ਕਹਿ ਰਹੇ ਹੋ ਲਾਲਸ਼ਾ ਤੇ ਚੱਕੀ ਇਕ ਸਹਾਰ ਵਿਚ ਕੀ ਲਾਲਚੀ ਬਣਦਾ ਰਹੰਦਾ ਸੀ ਉਸਨੇ ਸੁੰਨਾ ਕਿ ਸੰਤਾ ਸਾਦਾ ਦੀ ਸਵਾ ਦੇ ਸੇਵਾ ਕਰਾਂਨ ਨਾਲ ਬਹੁਤ ਹੀ ਥਾਨ ਪ੍ਰਾਪਤ ਹੁੰਦਾ ਹੈ ਅਤੇ ਓਹਨਾ ਦੀ ਸੇਵਾ ਕਰਨ ਨਾਲ ਸਾਨੂੰ ਬਹੁਤ ਲਾਬ ਹੁੰਦਾ ਹੈ ਇਸ ਕਰਕੇ ਉਸਨੂੰ ਸੰਤਾ ਸਦਾ ਦੀ ਸੇਵਾ ਕਰਨੀਂ ਸ਼ੁਰੂ ਕਰ ਦਿਤੀ ਉਨਾ ਨੇ ਉਸਕੀ ਸੇਵਾ ਤੋਂ ਖੁਸ਼ ਹੋ ਕੇ ਉਸਨੂ ਚਾਰ ਦੇਵੇ ਦਿਤੇ ਅਤੇ ਕਿਹਾ ਵੀ ਉਹ ਓਹਨਾ ਵਿੱਚੋ ਇਕ ਦੇਵਾ ਉਬਾਲ ਕੇ ਪੁਰਬ ਦੇਸਹਾ ਨੂੰ ਤੁਰ ਪਾਵੇ ਜਿੱਥੇ ਦੀਵਾ ਬੁਜ ਜਾਵੇ ਗਾ ਉਸਤੇ ਥਾਰਤੀ ਉੱਸਣੇ ਫੁੱਟਣ ਤੋਂ ਉਸਨੂੰ ਕਾਫੀ ਧਨ ਮਿਲ ਜਾਵੇਗਾ ਜੇ ਉਸਨੂੰ ਤਾ ਦੂਜਾ ਦੇਵਾ ਬਾਲ ਕੇ ਪੱਛਮ ਵੱਲ ਤੁਰ ਪਾਵੇ ਜਿਤੇ ਦੇਵਾ ਬੁਜ ਜਾਵੇਗਾ ਉਥੇ ਦੀਵਾ ਬੁਜ ਉਠੇ ਜਮੀਨ ਪੁੱਠਣੇ ਸੁਰੂ ਕਰ ਦੇ ਤੇ ਅਤੇ ਮੈਨ ਮੋਹਤੀ ਚੀਜਾ ਪ੍ਰਾਪਤ ਹੁਣ ਗਿਆ ਜੇ ਉਹ ਫਰ ਬੀ ਸੁਨਸੱਟ ਨਾ ਹੋਵੇ ਤਾ ਤੇਜਾ ਦੇਵਾ ਬਾਲ ਕੇ ਦੱਖਣ ਵੱਲ ਤੁਰ ਪਾਵੇ ਓਥੋ ਜਮੀਨ ਪੁਤਨੀ ਸੁਰੂ ਕਰ ਦਵੇ ਅਤੇ ਓਥੇ ਬੇਹਦ ਧਨ ਦੀ ਪ੍ਰਾਪਤੀ ਉਸਨੂ ਹੋ ਜਾਵੇਗੀ ਫੇਰ ਉੱਸਦੇ ਕੋਲ ਇਕ ਦੀਵਾ ਬੱਚ ਜਾਵੇਗਾ ਅਤੇ ਇਕ ਉੱਤਰ ਦੀ ਦੀਸਾ ਰਹਿ ਜਾਵੇਗੀ ਓਓਐੱਸਐੱਸ ਦਿਵੇ ਵਾਲ ਨਾ ਬੱਲੇ ਨਾ ਉੱਤਰ ਦੀਸਾ ਵਾਲ ਜਾਵੇ ਸੰਤਾ ਦੇ ਜਾਨ ਲਾਲਚੀ ਬੰਦਾ ਓਸੇ ਵੇਲਾ ਪਹਿਲਾ ਦੀਵਾ ਬਾਲ ਲ ਪੁਰਬ ਦੀਸਾ ਵਾਲ ਚਲ ਪਿਆ ਦੂਰ ਜੰਗਲ ਵਿੱਚ ਜਾਕੇ ਜਾਦ ਦੀਵਾ ਬੁਜ ਗਿਆ ਉਸਨੇ ਊ ਥਾ ਪੁੱਟੀ ਫੇਰ ਉਸਨੂ ਪੈਸਿਆ ਨਾਲ ਪਰੀ ਇਕ ਗਾਗਰ ਮਿਲੀ ਓਓਓ ਬੜਾ ਖੁਸ਼ ਹੋਇਆ ਮੈ ਸੋਚਿਆ ਇਹ ਗਾਗਰ ਫੇਰ ਲੇ ਜਾਵੇਗਾ ਊ ਗਾਗਰ ਨੂੰ ਉਥੇ ਹੀ ਛੱਡ ਕੇ ਦੁੱਜੇ ਦਿਨ ਦੁੱਜੇ ਦਿਵੇ ਵਾਲੇ ਬੰਨੇ ਤੋੜ ਪਿਆ ਜੇਹਰਾ ਪਥਰਾ ਵਿੱਚ ਦਫਨਾਇਆ ਗਿਆ

ਉਸਨੇ ਸੋਚਿਆ ਕਿ ਅਹਿ ਗਾਡਾ ਫੇਰ ਲਹਿ ਜਾਵੇ ਗਾ ਪਹਿਲਾ ਦਾਖਮ ਦੀਸਾ ਵਾਲ ਤਾਂ ਫੇਰ ਖਾਵੇ

ਮੈ ਸੋਚਿਆ ਕਿ ਜੇਹ ਇੰਨਾ ਟੀਨੋ ਦਿਸ਼ਾਵਾਂ ਵਿੱਚ ਇੰਨਾ ਧਨ ਮਾਲ ਪੇਹਾ ਹੋਇਆ ਹੈ ਤੋਹ ਛੋਟੀ ਦੀਸਾ ਵਿੱਚ ਈਐੱਸਐੱਸ ਤੋਹ ਵੀ ਵਾਦ ਮਾਲ ਹੋਣਾ ਓਸਨੂ ਖਿਆਲ ਆਇਆ ਕਿਹ ਉਹ ਦਿਸ਼ਾ ਵੀ

ਜੇਹਰਾ ਉਸਦੇ ਤੱਕੇ ਮਾਰ ਕੇ ਉਸਨੂ ਖੋਲਣਾ ਪਹਿਨਾ ਹੈ ਓਹ ਬੜਾ ਖੁਸ਼ ਹੋਇਆ ਕਿ ਮਹਲ ਓਐੱਸਐੱਸ ਲਾਈ ਹੀ ਹੈ ਊ ਹੋਨ ਪਹਿਲਿਆ ਤਿੰਨਾ ਦਿਸ਼ਾਵਾ ਵਿੱਚ ਲਾਬਿਆ ਧਨ ਇੱਥੇ ਲਿਆ ਕੇ ਰਾਬ ਲਵੇਗਾ ਤੇਹ ਮੋਜ ਕਰੇਗਾ ਊ ਮਹੱਲ ਦੇ ਅੰਦਰ ਵਾਰਿਆ ਤਾਹ ਦੇਖਿਆ ਪੂਰਾ ਕਮਰਾ ਹੀਰੇ ਮੋਤੀ ਨਾਲ ਕੋਈ ਸ਼ੋਨਾ ਤੇਹ ਕੀਮਤੀ ਗਹਿਣਿਆ ਬੇਰੰਗ ਧਨ ਨਾਲ ਪਰਿਆ ਹੋਇਆ ਊ ਛੱਪ ਛੋੜ ਹੋ ਗਯਾ ਜਹਾ ਆਘੇ ਵਾਡਿਆ ਤਾਹ ਇਕ ਕਮਰੇ ਵਿਚ ਇਕ ਚੱਕੀ ਚਲਣ ਦੀ ਵਾਜ ਆਈ ਸੁਣੀ ਯੂਐਸਐਸ ਕਮੇਰੇ ਵਿੱਚ ਵਾਰ ਕੇ ਉਸਨੇ ਦੇਖਿਆ ਏਕ ਬੁੜਾ ਆਦਮੀ ਚੱਕੀ ਚਲਾ ਰਿਹਾ ਹੈਂ ਲਾਲਚੀ ਬੰਦੇ ਨੇਈ ਬੁੱਢੇ ਨੂੰ ਪੁੱਛਿਆ ਕਿ ਓ ਏਥੇ ਕਿਵੇ ਪੋਹਚਿਆ ਬੁੱਦੇ ਨੈ ਕਿਹਾ ਊ ਜਾਰਾ ਚੱਕੀ ਚਲਾਵੇ ਊ ਜਾਰਾ ਸਾਹ ਲੈ ਕੇ ਉਸਨੂ ਦਸੇਗਾ

ਚੱਕੀ ਬੰਦ ਕਰਨ ਲਗਾ ਤਾਹ ਬੁੱਦੇ ਨੇਈ ਖ਼ਬਰ ਕਰ ਦੇਹਾ ਕਹਾ ਨਾਹ ਨਾਹ ਚੱਕੀ ਨਾ ਬੰਦ ਕਰ ਯਹ ਮਹਲ ਹੁਣ ਤੇਰਾ ਹੈ ਪਰ ਐਸਟੋਹ ਆਓਹੀ ਟੇਲ ਖੜਾ ਰਹੇਗਾ ਜਿਤਨੀ ਦੇਰ ਊ ਚੱਕੀ ਚਲੋਂਦਾ ਰਹੇਗਾ ਜੇਹ ਚੱਕੀ ਚਲਣੀ ਬੰਦ ਹੋਗੀ ਤੇਈ ਆ ਮਹਲ ਦੇਗ ਪਾਵੇਗਾ ਦਾ ਉਸਨੂ ਆਸ ਮਹਲ ਦੇ ਥਲ ਮਾਰ ਜਾਵੇਗਾ ਕੁਜ ਪਾਲ ਬੁੜੇ ਨੈ ਕਿਹਾ ਉਸਨੇ ਵੀ ਯੂਐਸਐਸ ਵਾਂਗ ਲਾਲਚ ਕਰ ਕੇ ਸੰਗਤਾ ਦੀ ਗਾਲ ਨਹੀ ਸੀ ਮਨੀ ਤੇਹ ਯੂਐਸਐਸ ਦੀ ਸਾਰੀ ਜਵਾਨੀ ਚੱਕੀ ਚਲੋਂਦੀ ਹੀ ਬਿੱਟ ਗਾਈ ਹੈ

ਬੁਢੇ ਨੈ ਉਤਰ ਦਿੱਤਾ ਕਿ ਜਾਦੋ ਉੱਨਾ ਦੋਹਾ ਵਰਗਾ ਕੋਈ ਹੋਰ ਲਾਲਚੀ ਬੰਦਾ ਇੱਥੇ ਆਵੇਗਾ ਤਾੜ ਉਸ ਦਾ ਛੁਟਕਾਰਾ ਹੋਵੇਗਾ ਤਾੜ ਯੂਐਸਐਸ ਲਾਲਚੀ ਆਦਮੀ ਨੇਈ ਬੁੱਢੇ ਆਦਮੀ ਨੂੰ ਪੁੱਛਿਆ ਹੁਣ ਬਾਹਰ ਜਾਕਰ ਕੀ ਕਰੇਂਗਾ ਬੁਢੇ ਨੈ ਉਤਰ ਦਿੱਤਾ ਕਿ ਓ ਸਾਰੇ ਲੋਕਾ ਨਾ ਉਚੇ ਉਚੇ ਕਹੇਗਾ ਲਾਲਚ ਬੁਰੀ ਬਲਾ ਹੈ ਲਾਲਚੀ ਬੰਦੇ ਨੇ ਸੁਣਿਆ ਸੀ ਕਿ ਸੰਤਾ ਸਦਾ ਦੀ ਸੇਵਾ ਕਰਨ ਨਾਲ ਭੂਤ ਸਾਰਾ ਧਨ ਪ੍ਰਾਪਤ ਹੋਤਾ ਹੈਨ ਈਸ ਲਾਲਚ ਦੀ ਪੂਰਤੀ ਲਈ ਉੱਨੇ ਸੰਤਾ ਸਦਾ ਦੀ ਸੇਵਾਂ ਕਰਨੀ ਸੁਰੂ ਕੀਤੀ ਲਾਲਚੀ ਬੰਦੇ ਨੂੰ ਵਾਦ ਤੋਹ ਵਾਦ ਧਨ ਪ੍ਰਾਪਤ ਕਰਨ ਦਾਹ ਲਾਲਚੀ ਜੇਸ ਕਰਕੇ ਓਹ ਯੂਐਸਐਸ ਦੀਸਾ ਤੋਹ ਮੇਰੇ ਧਨ ਦੀ ਸੰਤੁਸਤੀ ਨ੍ਹੀ ਸੀ ਦੁੱਜੀ ਦੀਸਾ ਵਾਲ ਦੀਵਾ ਬਾਲ ਕੇ ਧਨ ਪ੍ਰਾਪਤ ਕਰਨ ਵੱਲ ਤੁਰ ਪਾਂਡਾ ਸੀ ਲਾਲਚੀ ਬੰਦੇ ਨੇਈ ਭੂਤ ਸਾਰਾ ਧਨ ਪ੍ਰਾਪਤ ਕਰਨ ਦੀ ਲਾਲਚ ਵਿਚ ਫਸ ਕੇ ਬਚਨਾ ਹੀ ਲਾਲਚੀ ਬੰਦੇ ਮਾਹਲ ਦੇ ਧਾਮ ਥੋਲਾਂ ਦੇ ਬੜੇ ਕਮਰੇ ਨੂੰ ਦੇਖਣ ਲਾਲਸਾ ਬੱਸ ਚੱਕੀ ਵਾਲੀ ਪੋਥਰੀ ਤਾਕ ਪੋਹਚ ਗਿਆ ਧਨ ਦੋਲਤ ਨਾਲ ਪਰਿਆ ਮਹਲ ਪ੍ਰਾਪਤ ਕਰਕੇ ਲਾਲਚੀ ਬੰਦਾ ਈਸ ਘਰ ਚੇ ਹੋਕ ਬਦਲਾਂ ਦਾ ਅਧਿਕਾਰ ਨਹੀ ਹੈ ਕਿਉ ਕਿ ਚੱਕੀ ਪਹਿਲੀ ਤਿਨੀ ਛਤਰਾਂ ਸੇ ਉਸਨੇ ਮਹਲ ਦਾਬ ਕੇ ਮੋਖ ਕੋ ਜਾਨੀ ਲਾਲਸ਼ਾ ਦੀ ਚੱਕੀ ਨਾ ਦੀ ਕਥਾ ਈਐੱਸਐੱਸ ਆਸਾ ਵੀ ਹੈ ਮਨੁੱਖ ਦੀ ਲੈਚ ਦਾ ਅੰਤ ਨਹੀ ਹੁੰਦਾ ਮਨੁੱਖ ਯੇ ਚੱਕੀ ਪਿੰਡੇ ਅਪਣੀ ਉਮਰ ਗਾਵਾ ਗਲੇਂਡਾ ਹੈ ਇਸਦੇ ਕਰਕੇ ਮਨੁੱਖ ਨੂੰ ਐਸਟੋਹ ਬਚਨਾ ਚਾਹੀਦਾ ਹੈ ਏਕ ਪਾਂਡਾ ਏਕ ਬੁੜੇ ਏਕ ਸਾਦੂ ਈਐੱਸਐੱਸ ਕਹਿਣੀ ਦੇ ਵੱਟ ਸਾਲਸਾ ਦੀ ਕਹਾਣੀ ਕਥਾ ਕਿਹੋ ਜੇਹਾ ਸਬਾ ਸੀ ਲਾਲਚੀ ਲਾਲਸ਼ਾ ਦੀ ਚੱਕੀ ਵਿੱਚ ਕਥਾ ਵਿੱਚ ਸਾਰਦਾ ਦਾ ਸਰਦਾ ਦੀ ਸੇਵਾ ਕਿਊ ਸੁਰੂ ਕੀਤੀ ਧਨ ਪ੍ਰਾਪਤੀ ਲਈ ਸੰਤ ਨੇ ਬੰਦੇ ਨੂੰ ਕਿੰਨੇ ਦੀਵੇ ਦਿੱਤੇ ਚਾਰ ਸੰਤ ਨੇਈ ਬੰਦੇ ਪਹਿਲਾ ਦੀਵਾ ਬਾਲ ਕੇ ਕਿਸ ਦਿਸ਼ਾ ਵਾਲ ਜਾਣ ਨੂੰ ਕਿਹਾ ਸੀ ਪੁਰਬ ਦੂਜਾ ਦੀਵਾ ਬਾਲ ਕੇ ਕਿੱਸ ਦਿਸ਼ਾ ਵਾਲ ਜਾਨ ਕਿਹਾ ਸੀ ਸੰਤ ਨੇਈ ਬੰਦੇ ਨੂੰ ਤੀਜਾ ਦੀਵਾ ਬਾਲ ਕੇ ਕਿੱਸ ਦੀਸਾ ਵਾਲ ਜਾਨ ਨੈ ਕਿਹਾ ਸੀ ਬੰਦੇ ਸੰਤ ਨੇਈ ਕੇਡਾ ਦੀਵਾ ਬਾਲਣ ਨੂੰ ਮਚਿਆ ਸੀ ਚੋਥਾ

ਬੰਦੇ ਨੂੰ ਦੂਜਾ ਦੀਵਾ ਬਾਲ ਕੇ ਪਚਮ ਦੀਸਾ ਵਾਲ ਜੇਕ ਕਿ ਮਿਲਿਆ ਸੀ ਮੋਹਰਾ ਨਾਲ ਪਰਿਆ ਕਾਦਾ ਬੰਦੇ ਨੂੰ ਤੀਜਾ ਦੀਵਾ ਬਾਲ ਦਾਖਾਂ ਦੀਸਾ ਵਾਲ ਜਾਂਤੇ

ਇਕ ਕਮਰੇ ਵਿਚ ਚੱਕੀ ਕੋਨ ਚਲਾ ਰਿਹਾ ਸੀ ਇਕ ਬੁੱਡਾ ਬੁੱਦੇ ਨੇਈ ਬੰਦੇ ਨੂੰ ਕਿਸ ਕਿਸਮ ਦਾ ਲਾਲਚ ਦਿੱਤਾ ਚਕੀ ਚਲੋਨਾ ਦਾ ਚੱਕੀ ਚਲੋਂ ਬੰਦਾ ਕੀ ਹੋਣਾ ਸੀ ਮਹਲ ਬੰਦਿਆ ਉਠੇ ਦੇਗ ਜਾਣਾ ਹੀ ਬੁਢੇ ਨੇਈ ਸੰਤਾ ਦੀ ਕਿਊ ਗਾਲ ਨਹੀ ਸੀ ਮਨੀ ਲਾਲਚ ਕਰਕੇ ਬੁੱਦੇ ਨੂੰ ਚਕੀ ਚਲੋਂਦਿਆ ਕਿੰਨਾ ਸਮੇ ਬਿੱਟ ਗਿਆ ਸੀ ਸਾਰੀ ਜਵਾਨੀ ਬੰਦਾ ਦਾ ਚੱਕੀ ਚਲੋਂਦਾ ਛੁਟਕਾਰਾ ਕਿਵੇ ਹੋਣਾ ਸੀ ਕਿਸੀ ਓਰ ਲਾਲਚੀ ਬੰਦੇ ਆਓਨ ਨਾਲ ਬੁੱਦੇ ਨੇਈ ਅੰਤ ਵਿੱਚ ਉਚੇ ਉਚੇ ਕਿ ਬੋਲ ਕੇ ਦਾਸ ਛਾਇਆ ਲਾਲਚ ਬੁਰੀ ਬਲਾ ਹੈ ਏਕ ਸਹਿਰ ਵਿਚ ਇਕ ਲਾਲਚੀ ਬੰਦਾ ਸੀ ਉਸਦਾ ਨਾਮ ਉਸਨੇ ਸੁਣਿਆ ਸੀ ਕਿ ਸੰਤਾ ਸਾਰਦਾ ਦੀ ਸੇਵਾ ਕਰਨ ਦੇ ਨਾਲ ਉੱਸਣੂ ਧਨ ਪ੍ਰਾਪਤੀ ਮਿਲੇਗੀ ਈਐੱਸਐੱਸ ਕਰਕੇ ਉਸਨੇ ਸੰਤਾ ਸਰਦਾ ਸੀ ਸੇਵਾ ਕਰਨੀ ਸੁਰੂ ਕੜਿੱਤੀ ਉੱਨਾ ਨੇਈ ਯੂਐਸਐਸ ਦਿਹ ਸੇਵਾ ਤੋਹ ਖੁਸ ਹੋਕ ਉਸਨੂ ਚਾਰ ਦੀਵੇ ਦਿਤੇਹ ਕੇਹਾ ਇੰਨਾ ਵਿਚੋ ਇਕ ਦੀਵਾ ਬਾਲ ਕੇ ਪੁਰਬ ਦੀਸਾ ਨੂੰ ਟੋਰ ਪਾਵੇ ਜਿੱਥੇ ਵੀ ਦੀਵਾ ਬੁਜ ਜਾਵੇਗਾ ਉਥੇ ਦਰਤੀ ਪੁਤਨੀ ਸੁਰੂ ਕਰ ਦਵੇ ਆਘੇ ਉਸਨੂ ਕਾਫੀ ਧਨ ਪ੍ਰਾਪਤੀ ਹੋਏਗੀ ਜੇਈ ਉਸਨੂ ਹੋਰ ਸੋਨੇ ਦੀ ਲੋੜ ਪਵੇਗੀ ਤੇਹ ਊ ਦੂਜਾ ਦੀਵਾ ਬਾਲ ਕੇ ਜਿੱਥੇ ਦੀਵਾ ਬੁਜ ਜਾਵੇਗਾ ਉਥੇ ਨੀਰ ਪੁਤਨੀ ਸੁਰੂ ਕਰ ਦਵੇ

ਉਸਨੋ ਏਜਰ ਵੀਬਾ ਬੱਚ ਜੰਡਾ ਯਾ ਹਾ ਤੇ ਹਾ ਉਤਾਰ ਦਿਸ਼ਾ ਵਾਲਾ ਨਾ ਜਾਵੇ ਉਤਾਰ ਦਿਸ਼ਾ ਵਾਲਾ ਉਸਨੋ ਕੋਈ ਪ੍ਰਪਤੀ ਨਹੀ ਹੋਗੀ

ਬਾਰੇਮਿਲਕ ਊ ਬਾਰੇ ਖ਼ੁਸ਼ ਹੋ ਯੇ ਉਸਨੇ ਸੋਚੀਏ ਕੇ ਯੇ ਗਾਗਰ ਪਰੇ ਲੇ ਜਾਵਾ ਗਾ ਵੋ ਗਾਗਰ ਏਐੱਸਆਈ ਦੁਸਰੀ ਦਿਨ ਦੁਸਰਾ ਦੀਵਾ ਪਾਰਕੇ ਪੱਛਮੀ ਦਿਸ਼ਾ ਦਿਨ ਵਾਲਾ ਚਲ ਜਾਵੇ ਗਾ ਦੋ ਏਕ ਹੀ ਜਗ ਥਾ ਫਿਰ ਵੀ ਰਿਵਾ ਸੋਚ ਯਾ ਏਕ ਸੋਨਾ ਦੀ ਮੁਦਰਾ ਨਾਲ ਕਰਿਆ ਮਿਲਿਆ ਉਸਨੇ ਯਾ ਸੋਚਿਆ ਕੇ ਯੇ ਕਾਰਾ ਫਿਰ ਨੂੰ ਲੇ ਜਾਵਾ ਗਾ ਹਾਂਜੀ ਸਲਾਮ ਜੀ ਮਹਾਰਾਜ।

ਵਧੀਆ ਕੀ ਕਰਨ ਡਿਹਾ ਆ? ਕੁੱਛ ਨੀ ਕੀ ਕਰਨਾ?

ਹੋਰ ਫਿਰ? ਵਧੀਆ, ਤੂੰ ਦਸ? ਮੈ ਠੀਕ ਆਂ। ਰੋਟੀ ਪਾਣੀ ਖਾ ਲਿਆ?

ਕਦੋਂ ਖਾਣਾ? ਖਾ ਲਾਂਗਾ ਬੱਸ ਖਾ ਲਾਂਗਾ ਕਦੋ ਖਾਲੇਂਗਾ?

ਠੀਕ ਆ ਕਿੱਥੇ ਆ? ਪਤਾ ਨੀ। ਅੱਛਾ ਹੋਰ ਬਾਕੀ ਸਾਰੇ ਠੀਕ ਠਾਕ ਘਰੇ?

ਤੂੰ ਆਪਣੀ ਸਣਾ ਤੇਰੇ?

ਠੀਕ ਉਥੇ ਸਾਰੇ?

ਹੈਂ?

ਹਾਂ ਕੀ ਹੁੰਦਾ ਓਏ?

ਹੋਰ ਫਿਰ?

ਕ ਕੀ ਕਹਿਣ ਲੱਗਾ ਸੀ ਭੱਲਾ? ਕੀ ਕਹਿਣ ਲੱਗਾ ਸੀ?